ਇੱਥੇ ਅਸੀ ਦੇਖ ਰਹੇ ਹਾਂ ਕਿ ਕਾਫੀ ਸਾਰੀਆਂ ਦੁਕਾਨਾਂ ਹਨ।

ਇੱਥੇ ਅਸੀਂ ਦੇਖ ਰਹੇ ਹਾਂ ਕਿ ਇਕ ਲੱਕੜ ਦਾ ਵੱਡਾ ਸਾਰਾ ਟੇਬਲ ਪਿਆ ਹੈ।

ਉਸਦੇ ਅੱਗੇ ਪੰਜ ਛੇ ਕਾਲੇ ਰੰਗ ਦੀਆਂ ਵੱਡੀਆਂ ਕੁਰਸੀਆਂ ਲੱਗੀਆਂ ਹੋਈਆਂ ਹਨ।

ਕਾਫੀ ਸਾਰੀਆਂ ਲਾਈਟਾਂ ਜਗ ਰਹੀਆਂ ਹਨ ਤੇ ਇੱਕ ਵੱਡੀ ਸਕਰੀਨ ਲੱਗੀ ਹੋਈ ਹੈ ਜਿਸ ਵਿੱਚ ਲਿਖਿਆ ਹੋਇਆ ਹੈ--

ਇੱਥੇ ਅਸੀ ਦੇਖ ਰਹੇ ਹਾਂ ਕਿ ਕਾਫੀ ਸਾਰੇ ਸੋਫ਼ੇ ਲੱਗੇ ਹੋਏ ਹਨ।

ਇਸ ਛੱਤ ਦੇ ਉੱਤੇ ਦੋ ਤਿੰਨ ਗੁਬਾਰੇ ਵੀ ਲੱਗੇ ਹੋਏ ਹਨ।

ਤੇ ਇੱਕ ਚਰਚ ਬਣੀ ਹੋਈ ਹੈ ਜਿਸ ਦੇ ਬਾਹਰ ਵੱਡਾ ਸਾਰਾ--

ਇੱਥੇ ਅਸੀਂ ਦੇਖ ਰਹੇ ਹਾਂ ਕਿ ਇੱਕ ਗੋਲ ਸਵਿਮਿੰਗ ਪੂਲ ਜਿਹਾ ਬਣਿਆ ਹੋਇਆ ਹੈ।

ਇੱਥੇ ਅਸੀ ਦੇਖ ਰਹੇ ਹਾਂ ਕਿ ਇੱਕ--

ਇੱਕ ਆਦਮੀ ਨੇ ਕਾਲੇ ਰੰਗ ਦੀ ਟੋਪੀ ਪਾਈ ਹੋਈ ਹੈ ਤੇ ਦੂਸਰੇ ਆਦਮੀ ਨੇ ਚਿੱਟੇ ਰੰਗ ਦੀ--

ਹੋਰ ਵੀ ਡੈਕੋਰੇਸ਼ਨ ਵਾਲੀਆਂ ਲਾਈਟਾਂ ਪਈਆਂ ਹੋਈਆਂ ਹਨ।

ਸਕੂਟਰੀ ਖੜੀ ਹੈ ਤੇ ਇੱਕ ਮੋਟਰਸਾਈਕਲ ਵੀ ਖੜਾ ਹੈ ਤੇ ਤਿੰਨ ਚਾਰ ਆਦਮੀ ਵੀ ਬਾਹਰ ਖੜੇ ਹਨ।

ਤੇ ਉਸਦੇ ਪਿੱਛੇ ਇੱਕ ਹੋਰ ਆਦਮੀ ਉਸਨੂੰ ਦੇਖ ਰਹਾ ਹੈ।

ਤੇ ਦੋ ਕੁਰਸੀਆਂ ਲੱਕੜ ਦੀਆਂ ਹਨ ਜਿਸ ਉੱਪਰ ਗੱਦੀਆਂ ਪਈਆਂ ਹੋਈਆਂ ਹਨ।

ਪੱਖਿਆਂ ਦੇ ਕੋਲ ਬਿਜਲੀ ਵਾਲੀਆਂ ਛੋਟੀਆਂ ਛੋਟੀਆਂ ਲਾਈਟਾਂ ਪਈਆਂ ਹੋਈਆਂ ਹਨ।

ਇੱਕ ਲੜਕਾ ਬੈਠਾ ਹੋਇਆ ਹੈ ਜਿਸ ਨੇ ਪੀਲੇ ਰੰਗ ਦੀ ਸ਼ਰਟ --